ਇਹ ਗੇਟ ਨੀਲੇ ਰੰਗ ਦਾ ਏ ਤੇ ਨਾਲੇ ਇੱਥੇ ਕੁਝ ਖੰਬੇ ਲੱਗੇ ਹੋਏ--

ਆਸੇ ਪਾੱਸੇ ਕੁਝ ਬੰਦੇ ਨੇਂ ਨਾਲੇ ਇੱਥੇ ਕੁਝ ਬਿਜਲੀ ਦੇ ਖੰਭੇ ਲੱਗੇ ਹੋਏ ਨੇ

ਸਾਹਮਣੇ ਇੱਕ ਕਮਰਾ ਐ ਤੇ ਨਾਲੇ ਇਸ ਕਮਰੇ ਦੇ ਵਿੱਚ ਇੱਕ ਬੈਡ ਲੱਗਿਆ ਹੋਇਆ ਏ।

ਗੇਟ ਦੇ ਓੱਤੇ ਇੱਕ ਬੋਰਡ ਲੱਗਿਆ ਹੋਇਆ ਐ ਸਾਹਮਣੇ ਕੁਝ ਝੰਡੇ ਲੱਗੇ ਨੇਂ ਤੇ ਨਾਲੇ ਇੱਥੇ ਇੱਕ --

ਬਿਲਡਿੰਗ ਹੈ ਸਾਹਮਣੇ ਕੁਝ ਬੂਟੇ ਤੇ ਨਾਲੇ ਕੁਝ ਬਿਜਲੀ ਦੇ ਖੰਬੇ ਲੱਗੇ ਹੋਏ ਨੇ।

ਸਾਹਮਣੇ ਕੁਝ ਫੰਕਸ਼ਨ ਚੱਲ ਰਿਹਾ ਏ ਤੇ ਨਾਲੇ ਇੱਥੇ ਇੱਕ ਸਟੇਜ ਬਣਾਈ ਹੋਈ ਹੈ।

ਨਾਲੇ ਇੱਥੇ ਕੁਝ ਕੁਰਸੀਆਂ ਰੱਖੀਆਂ ਹੋਈਆਂ ਨੇਂ ਕੁਰਸੀਆਂ ਦੇ ਉੱਤੇ ਕੁੱਝ ਲੋਕੀ ਬੈ--

ਤੇ ਨਾਲੇ ਆਸੇ ਪਾਸੇ ਕੁਝ ਸਮਾਨ ਰੱਖਿਆ ਏ।

ਤੇ ਨਾਲੇ ਦੁਕਾਨ ਦੇ ਵਿੱਚ ਕੁਝ ਸਮਾਨ ਰੱਖਿਆ ਹੋਇਆ ਹੈ।

ਸਾਹਮਣੇ ਇੱਕ ਮੰਦਰ ਵੀ ਹੈ ਤੇ ਨਾਲੇ ਆਸੇ ਪਾਸੇ ਕੁਝ ਸਮਾਨ ਰੱਖਿਆ ਹੋਇਆ ਹੈ ਨਾਲੇ --

ਤੇ ਨਾਲੇ ਸਾਹਮਣੇ ਕੁਝ ਬੋਰੀਆਂ ਰੱਖੀਆਂ ਹੋਈਆਂ ਨੇਂ।

ਨਾਲੇ ਧਰਤੀ ਦੇ ਓੱਤੇ ਕੁਝ ਸਾਰੀਆਂ ਵਿਛਾਈਆਂ ਹੋਈ ਆਂ ਨੇਂ ਤੇ ਨਾਲੇ--